ਇਥੇ ਕੁਝ ਗੱਡੀਆਂ ਖੜੀਆਂ ਹੈ ਇੱਕ ਕਾਰ ਤੇ ਇੱਕ ਬਿੰਗਰ ਹੈ।

ਸਾਹਮਣੇ ਖਾਣ ਪੀਣ ਆਲਿਆਂ ਚੀਜਾਂ ਲਟਕਾਈਆਂ ਹੋਈਆਂ ਨੇਂ ਤੇ ਦੋ ਬੰਦੇ ਕੰਮ ਲੱਗੇ ਹੋਏ--

ਤੇ ਲੋਹੇ ਦੀ ਨੈਟ ਵੀ ਲੱਗੀ ਹੋਈ ਹੈ ਸਾਹਮਣੇ ਭਾਰਤੀ ਝੰਡਾ ਲੱਗਾ ਹੋਇਆ ਹੈ।

ਸਾਹਮਣੇ ਬੋਰਡ ਤੇ ਲਿਖਿਆ ਹੋਇਆ ਹੈ ਰਾਣੀ ਲਕਸ਼ਮੀ ਬਾਈ ਅੰਮ੍ਰਿਤਸਰ ਸਰੋਵਰ।

ਬੜੀਆਂ ਸਾਰੀਆਂ ਫਲਸ਼ਾਂ ਬਾਸ ਬੇਸਨ ਅਤੇ ਟੂਟੀਆਂ ਦਾ ਸਮਾਨ--

ਇਹ ਇੱਕ ਪੈਲਸ ਹੈ ਪੈਲਸ ਦੇ ਅੰਦਰ ਬੜੀਆਂ ਸਾਰੀਆਂ--

ਤੇ ਆਲੇ ਦੁਆਲੇ ਬਹੁਤ ਵੱਡੇ ਵੱਡੇ ਬੂਟੇ ਵੀ ਲੱਗੇ ਹੋਏ ਹੈ।

ਅੰਦਰ ਬੜੇ ਸਾਰੇ ਗਮਲੇ ਰੱਖੇ ਹੋਏ ਹੈਂ ਤੇ ਬੜੇ ਸਾਰੇ ਫੁੱਲ ਵੀ ਲੱਗੇ ਹੋਏ ਹੈਂ।

ਅਤੇ ਇੱਥੇ ਸਾਹਮਣੇ ਪਠਾਨਕੋਟ ਲਿਖਿਆ ਹੋਇਆ ਹੈ।

ਤੇ ਬਿਜਲੀ ਦਿਆਂ ਤਾਰਾਂ ਤੇ ਖੰਭੇ ਵੀ ਲੱਗੇ ਹੋਏ ਹੈਂ।

ਅਤੇ ਵਿੱਚਕਾਰ ਇੱਕ ਛੋਟੀ ਜਿਹੀ ਪਹਾੜੀ ਬਨੀ ਹੋਈ ਹੈ।